ਇਕ ਹੋਰ ਲੜਕਾ ਦੁਕਾਨ ਦੇ ਅੰਦਰ ਖੜਾ ਦੀਖ ਰਿਹਾ ਹੈ।

ਇਥੇ ਸਾਨੂੰ ਇੱਕ ਕੁਰਸੀ ਦਿਖ ਰਹੀ ਹੈ ਇਕ ਮੇਜ ਵੀ ਪਿਆ ਹੋਇਆ ਹੈ।

ਜਿਸ ਦੇ ਟਾਈਰਾਂ ਨੂੰ ਕਿਸੇ ਕੱਪੜੇ ਦੇ ਨਾਲ ਟਕਿਆ ਹੋਇਆ ਦਿਖ ਰਿਹਾ ਹੈ।

ਤੇ ਕੁਛ ਹੋਰ ਵੀ ਸਮਾਨ ਪਿਆ ਹੋਇਆ ਦਿੱਖ ਰਿਹਾ ਹੈ।

ਤੇ ਮੇਜਾਂ ਦੇ ਕੋਲ ਕੁਰਸੀਆਂ ਲੱਗੀਆਂ ਹੋਈਆਂ ਹਨ।

ਆਦਮੀਆਂ ਨੇ ਸੰਤਰੀ ਰੰਗ ਦੇ ਕੱਪੜੇ ਪਾਏ ਹੋਏ ਹਨ।

ਤੇ ਵੱਡੇ ਪੋਸਟਰ ਵੀ ਲੱਗੇ ਹੋਏ ਦਿੱਖ ਰਹੇ ਹਨ।

। ਤੇ ਕੋਲ ਹੀ ਇਕ ਸਿਕਿਯੋਰਿਟੀ ਗਾਰਡ ਵੀ ਖੜਾ ਦਿੱਖ ਰਿਹਾ ਹੈ।

ਬਹੁਤ ਸਾਰੀਆਂ ਫਲਾਂ ਵਾਲੀਆਂ ਟੋਕਰੀਆਂ ਦਿਖ ਰਹੀਆਂ ਹਨ।

ਤੇ ਲੜਕੇ ਕੁਰਸੀਆਂ ਉੱਪਰ ਬੈਠੇ ਹੋਏ ਹਨ।

ਇੱਥੇ ਸਾਨੂੰ ਇੱਕ ਆਦਮੀ ਖੜਾ ਦਿਖ ਰਿਹਾ ਹੈ।

ਤੇ ਰੰਗ ਬਿਰੰਗੇ ਫੁੱਲ ਲੱਗੇ ਹੋਏ ਹਨ ਤੇ ਕੂੜੇ ਵਾਲਾ ਡੱਬਾ ਪਿਆ ਹੈ।

ਤੇ ਇੱਕ ਹਰੇ ਰੰਗ ਦਾ ਕੂੜੇ ਵਾਲਾ ਡੱਬਾ ਵੀ ਪਿਆ ਦਿੱਖ ਰਿਹਾ ਹੈ।

ਇੱਥੇ ਸਾਨੂੰ ਏਗਜ਼ਿਸ ਬੈਂਕ ਦਾ ਏ_ਟੀ_ਐਮ ਦਿਖ ਰਿਹਾ ਹੈ।

ਤੇ ਬਾਹਰ ਇੱਕ ਗੱਡੀ ਖੜੀ ਦਿਖ ਰਹੀ ਹੈ।

ਮੇਜ ਊਪਰ ਕੰਚ ਦੀਆਂ ਗਿਲਾਸੀਆਂ ਪਈਆਂ ਹੋਈਆਂ ਹਨ ਤੇ ਕੁੱਛ ਰਜਿਸਟਰ ਹਨ।

ਤੇ ਮੇਜ ਊਪਰ ਦੋ ਕੰਬਲ ਪਏ ਹੋਏ ਹਨ।

ਤੇ ਇੱਕ ਵੱਡਾ ਦਰਖਤ ਵੀ ਲੱਗਾ ਹੋਇਆ ਦਿਖ ਰਿਹਾ ਹੈ।

ਇੱਥੇ ਸਾਨੂੰ ਇੱਕ ਔਰਤ ਦਿਖ ਰਹੀ ਹੈ।